ਹੁਣ ਇੱਥੇ ਪਤਾ ਨੀ ਕਿੰਨਾ degree temperatur ਹੈ ਤੁਹਾਡਾ ਹੋਣਾ phone ਤੇ ਤੇਰਾਂ degree positve

ਤੇ ਬਾਹਰ ਤਾਂ ਮੈਂ ਮ~ minus 'ਚ ਚਲਾ ਜਾਂਦਾ ਉਹਨਾਂ ਦੇ ਤਾਂ। ਹਾਂ ਹਾਂ ਸਹੀ ਗੱਲ ਆ

ਪਰ ਜੋ ਵੀ ਆ ਮ~ ਮ~ ਮੌਸਮ ਦੇ ਨਾਲ ਆਪਣਾ ਰੰਗ ਰੂਪ ਇਹਦੇ ਵੀ ਬਹੁਤ ਨਿਰਭਰ ਕਰਦਾ ਆ ਹੁਣ ਮੇਰਾ ਮੇਰਾ ਇੱਕ ਮੇਰਾ ਇੱਕ ਭਰਾ ਗਿਆ ਬਾਹਰ,

ਆਹ pollution ਕਰਕੇ ਇੰਨਾ ਰੰਗ ਕਾਲਾ ਹੋ ਜਾਂਦਾ ਹੈ, ਫ਼ਰਕ ਪੈ ਜਾਂਦਾ ਹੈ ਇਸ ਚੀਜ਼ ਦਾ ਹਮ ਪ੍ਰਦੂਸ਼ਣ ਨੇ ਤਾਂ ਵੈਸੇ ਹੀ ਸਾਰਾ ਕੁਛ ਖ਼ਰਾਬ ਕੀਤਾ ਪਿਆ ਹੈ।

ਧੁੰਦ ਇੰਨੀ ਪੈ ਰਹੀ ਹੈ ਇੰਨੀ ਧੁੰਦ ਪੈ ਰਹੀ ਆ accident ਹੋਣ ਦਾ ਖ਼ਤਰਾ ਵੀ ਬਹੁਤ ਹੈ ਗੱਡੀਆਂ ਨੂੰ ਗੱਡੀਆਂ ਦਿਸਦੀਆਂ ਨੀ ਹੈਗੀਆਂ, ਟੱਕਰਾਂ ਵੱਜੀ ਜਾਂਦੀਆਂ ਲੋਕਾਂ ਦੀਆਂ, school ਬੱਚੇ ਜਵਾਕਾਂ ਨੂੰ ਸਕੂਲ ਭੇਜਣ ਨੂੰ ਦਿਲ ਨੀ ਕਰਦਾ ਬੱਚਿਆਂ ਨੂੰ ਕਿਉਂਕਿ ਡਰ ਲੱਗਦਾ ਵੀ ਬੱਸਾਂ ਇੱਡੀਆਂ ਇੱਡੀਆਂ ਤਾਂ ਬੱਸਾਂ ਨੇ ਮਾੜੀ ਮੋਟੀ ਗੱਲ ਨਾ ਹੋ ਜਾਵੇ।

ਬਿਲਕੁਲ ਬਿਲਕੁਲ ਧੁੰਦ ਨੇ ਹੀ ਤਾਂ ਸਾਰਾ ਕੰਮ ਖ਼ਰਾਬ ਕੀਤਾ ਹੋਇਆ,

ਏਦਾਂ ਹੀ ਆ ਬਸ ਮੌਸਮ ਨਾਲ ਤਾਂ ਸਾਰਾ ਆਪਣਾ ਹੈਗਾ ਆ ਹਨਾ ਤਾਂ ਹੀ ਤਾਂ school ਦੀਆਂ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਨੇ, ਚਲੋ ਮੌਸਮ ਖੁੱਲੇ ਤੇ ਹੀ ਵਧੀਆ ਕੰਮ ਵੀ ਹਨਾ schools ਦੇ ਹੋਰ ਪੜ੍ਹਾਈਆਂ ਦੇ ਸਭ ਵਧੀਆ।

ਆਪਣੇ ਕੰਮ ਵੀ ਖੁੱਦ ਦੇ ਘਰ ਦੇ ਘਰਾਂ ਦੇ ਕੰਮ ਸਭ factories ਦੇ ਸਭ ਦੇ ਕੰਮ, ਮੌਸਮ ਤੇ ਬਹੁਤ ਨਿਰਭਰ ਕਰਦੀ ਹੈ।

ਸਹੂਲਤ ਬਹੁਤ ਹੋ ਗਈ ਹੈ ਘਰੇ ਬੈਠੇ ਵੀ ਕੰਮ ਕਰਨ ਦੀ ਪਰ, ਫਿਰ ਵੀ ਹਨਾ ਮੌਸਮ ਤੇ ਸਾਰਾ depend ਹੈ। ਮੌਸਮ ਤੇ ਹੀ ਨਿਰਭਰ ਕਰਦਾ। ਨਿਰਭਰ ਕਰਦਾ ਹਾਂ ਹੋਰ ਬ~ ਬੱਚੇ ਵੱਡੇ ਠੰਢ ਤੋਂ ਬਚੇ ਹੋਏ ਨੇ?

ਨਿੱਘ 'ਚ ਬੈਠੇ ਰਹਿੰਦੇ ਆ ਬਾਹਰ ਨੀ ਨਿਕਲਣ ਨੂੰ ਬਸ ਇੱਕ ਚੀਜ਼ ਆ ਠੰਢ ਦੇ ਵਿੱਚ ਬਾਹਰ ਨਿਕਲਣ ਨੂੰ ਦਿਲ ਘੱਟ ਕਰਦਾ ਹੈਗਾ ਐਤਕੀ ਤੇ।

ਤੇ, ਐਨ ਬੱਚੇ ਰਹਿੰਦੇ ਨੇ ਅੰਦਰ ਹੀ ਤੇ ਸਰੀਰ ਤਾਂ ਬਾਹਰ ਜਾ ਕੇ ਘੱਟ ਹੀ ਖ਼ੁਸ਼ ਨੇ ਹਨਾ, ਠੰਢ ਦੇ ਵਿੱਚ ਤਾਂ ਉਹਨਾਂ ਨੂੰ ਇਉਂ ਹੁੰਦਾ ਵੀ ਬਸ ਅੰਦਰ ਬੈਠ ਕੇ ਹੀ ਖੇਲੀ ਜਾਈਏ ਕੰਮ ਕਰੀ ਜਾਈਏ ਆਪਣਾ, ਬੱਚਿਆਂ ਬੱਚੇ ਬੱਚੇ ਤਾਂ ਵੈਸੇ ਹੀ ਠੰਢ ਬਹੁਤ ਆ ਮਾ~ ਮਾਪਾ ਵੀ ਡਰਦਾ ਬੱਚਿਆਂ ਨੂੰ ਬਾਹਰ ਕੱਢਣ ਤੋਂ

ਹੈਗਾ ਹੀ ਆ ਕੁਛ ਜਦੋਂ ਆਪਣਾ ਢਕਣਾ ਨੀ ਨਾ ਪੈਰ ਨਾ ਸਿਰ ਹਨਾ।

ਨਾਲੇ ਆਹ ਕੀ ਕਹਿੰਦੇ ਨੇ ਕਿ ਹੁਣ ਅੱਗੇ ਅੱਗੇ ਤਾਂ ਹੁਣ ਲੋਹੜੀਆਂ ਲੋਹੜੀ ਆ ਜਾਣੀ ਆਂ ਲੋਹੜੀ ਤੇ ਤਾਂ ਫਿਰ ਧੂਣੀ ਬਾਲਣੀ ਸ਼ੁਰੂ ਕਰ ਦੇਣੀ ਹੈ ਹਨਾ ਧੂਣੀਆਂ ਦੇ ਵਿੱਚ ਬਹਿ ਜਾਂਦੇ ਨੇ।

ਹਾਂ ਹਾਂ ਬਿਲਕੁਲ function program ਆਹ ਇੱਥੇ ਹੀ ਸ਼ੁਰੂ ਹੁੰਦੇ ਨੇ, ਠੰਢ 'ਚ ਹੀ ਸਾਰੇ function program ਹੁੰਦੇ ਨੇ।

ਤੇ ਸਭ ਨੇ ਫਿਰ ਅਹ ਉੱਥੇ ਧੂਣੀ ਬਾਲ ਕੇ ਬਹਿ ਜਾਣਾ ਆਲੇ ਦੁਆਲੇ ਛੇਕਣ, ਨਾਲੇ ਆਪਣੀ ਠੰਢ ਦਾ ਨਾਲ ਮਜ਼ੇ ਮਜ਼ੇ ਲੈਂਦੇ ਨੇ ਠੰਢ ਦੇ। ਅਨੰਦ ਮਾਨਣਾ ਬਿਲਕੁਲ ਸਹੀ ਗੱਲ ਹੈ।

ਠੰਢਾਂ 'ਚ ਨਾ ਆਪਣਾ ਕੀ ਕਹਿੰਦੇ ਨੇ ਗਰਮੀਆਂ 'ਚ ਤਾਂ ਜਿਹੜਾ ਸੂਰਜ ਹੈ ਨਾ ਉਹ ਵੀ ਇਉਂ ਤਿੱਖੀ ਸ਼ੂਲ ਵਾਂਗੂ ਚੁੱਭਦਾ ਹੈ, ਸੂਰਜ ਤਾਂ 'ਚ ਤਾਂ ਜਾ ਹੀ ਨੀ ਹੁੰਦਾ ਹੈਗਾ। ਤੇ ਹੋਰ ਲ~ ਲੋਕਾਂ ਨੇ ਕਿ ਹਨਾ ਬਾਹਰ ਜਾਣਾ ਜਾਂ ਬਾਹਰੋਂ ਇੱਥੇ ਆਉਣਾ ਉਹ ਵੀ ਮੌਸਮ ਦੇਖਕੇ ਆਉਂਦੇ ਨੇ।

ਬਾਹਰ ਵਾਲੇ ਤਾਂ ਆਪ ਕਹਿੰਦੇ ਨੇ ਵੀ ਅਮ ਠੰਢੇ ਮੌਸਮ 'ਚ ਬਾਹਰ ਨਾ ਆਓ ਕਿਉਂਕਿ ਉੱਥੇ ਤਾਂ ਬਰਫ਼ ਬਹੁਤ ਪੈਂਦੀ ਹੈ ਉਹ ਕਹਿੰਦੇ ਆ ਪੰਜ ਪੰਜ ਚਾਰ ਤਿੰਨ ਤਿੰਨ ਫੁੱਟ ਤੋਂ ਲੈ ਕੇ ਛੇ ਫੁੱਟ ਤਾਂ ਬਰਫ਼ ਪੈ ਜਾਂਦੀ ਹੈ ਕਈ ਕਈ ਕਈ ਕਈ ਮੁਲਕਾਂ 'ਚ ਤਾਂ।

ਅੱਛਾ ਫਿਰ ਹੁਣ ਤੁਸ~ ਅਹ ਤੂੰ ਬਾਹਰ ਜਾਣਾ ਹੋਵੇ ਤੂੰ ਕਿਹੜੇ ਮੌਸਮ 'ਚ ਜਾਣਾ ਪਸੰਦ ਕਰੇਂਗੀ? ਗਰਮੀਆਂ 'ਚ ਜਿੱਥੇ ਮੈਂ ਬਾਹਰ ਨਿਕਲ ਕੇ ਘੁੰਮ ਵੀ ਸਕਾਂ ਕਿਉਂਕਿ ਸਰਦੀਆਂ 'ਚ ਤਾਂ ਠੰਢ ਹੀ ਇੰਨੀ ਹੁੰਦੀ ਹੈ ਬੰਦੇ ਤੋਂ ਬਾਹਰ ਨਿਕਲ ਕੇ ਘੁੰਮਿਆ ਫਿਰਿਆ ਵੀ ਨੀ ਜਾਂਦਾ।

ਤੇ ਜਿਹੜੇ ਬਾਹਰ ਵਾਲਿਆਂ ਨੇ ਇੱਥੇ ਆਉਣਾ ਹੋਵੇ ਇੰਡੀਆ ਦੇ ਵਿੱਚ ਉਹ ਕਿਹੜੇ ਮੌਸਮ 'ਚ ਆਉਣਾ,

ਥੋੜ੍ਹੀ ਠੰਢ ਜਦੋਂ ਠੰਢ ਸ਼ੁਰੂਆਤ ਸ਼ੁਰੂਆਤ ਹੁੰਦੀ ਹੈ ਸਰਦੀਆਂ ਦੀ ਉਦੋਂ ਆ ਜਾਣ। ਬਿਲਕੁਲ ਬਿਲਕੁਲ ਉਹ ਠੰਢ 'ਚ ਹੀ ਆ ਕੇ ਖ਼ੁਸ਼ ਹੋਣਗੇ ਹਨਾ ਕਿਉਂਕਿ ਗਰਮੀਆਂ ਤਾਂ ਫਿਰ ਉਹਨਾਂ ਨੂੰ ਬਰਦਾਸ਼ਤ ਨੀ ਹੋਣੀਆਂ ਇੱਥੇ ਦੀ ਗਰਮੀ ਤਾਂ ਉਹਨਾਂ ਨੂੰ ਗਰਮੀ ਆਪਣੇ ਪੈਂਦੀ ਵੀ ਬਹੁਤ ਆ, ਆਪਣਾ ਸੂਰਜ ਵੀ ਬਹੁਤ ਤਿੱਖੀ ਰੌਸ਼ਨੀ ਹੁੰਦੀ ਹੈ ਸੂਰਜ ਦੀ ਧੁੱਪ ਤੁਸੀਂ ਇਹ ਦੇਖ ਲਓ ਗਰਮੀਆਂ 'ਚ ਤੁਹਾਡੇ ਲਈ ਧੁੱਪੇ ਜਾਣਾ ਬੰ~ ਅਹ ਤਾਂ ਸਿਰ ਚੱਕਰ ਖਾਣ ਲੱਗ ਜਾਂਦਾ,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

ਪਾਣੀ ਕਹਿੰਦੇ ਆ ਪੀਵੋ ਵੱਧ ਤੋਂ ਵੱਧ ਜ਼ਿਆਦਾ।

ਬੰਦਾ ਪਾਣੀ ਵੀ ਕਿੰਨਾ ਕੁ ਪੀ ਲਵੇ, ਉਹ ਕਹਿੰਦਾ ਦੋ ਲੀਟਰ ਪਾਣੀ ਪੀਓ ਅੱਠ ਲੀਟਰ ਪਾਣੀ ਪੀਓ ਜੀ, ਰੋਜ਼ ਦਾ ਜੀ ਇੰਨਾ ਪਾਣੀ ਤਾਂ ਨੀ ਪੀਤਾ ਜਾਂਦਾ ਬੰਦੇ ਤੋਂ।

ਉੱਥੇ ਮੈਂ ਕਹਿੰਦੀ ਹਾਂ ਬਾਹਰ ਠੰਢ ਰਹਿਣ ਕਰਕੇ ਉੱਥੇ ਦੇ ਮੌਸਮ ਦੇ ਹਿਸਾਬ ਨਾਲ ਉੱਥੇ ਦੇ ਜਿਹੜੇ ਫਲ fruit ਸਬਜ਼ੀਆਂ ਉਹ ਵੀ ਫ਼ਰਕ ਨੇ ਇੱਥੇ ਵਾਲਿਆਂ ਨਾਲੋਂ ਹਨਾ।

ਪਤਾ ਨੀ ਅਹ ਤਾਂ ਹੀ ਤਾਂ doctor ਵੀ ਤਾਂ ਕਹਿੰਦੇ ਨੇ ਵੀ ਬੇ-ਮੌਸਮੀ ਸਬਜ਼ੀ ਨਾ ਖਾਓ, ਬੇ-ਮੌਸਮੀ ਫਲ fruit ਨਾ ਖਾਓ, ਉਹ ਤੁਹਾਡਾ ਸਰੀਰ ਖ਼ਰਾਬ ਕਰਦਾ ਹੀ ਕਰਦਾ।

ਹੁਣ ਜਿਵੇਂ ਸਰਦੀਆਂ 'ਚ ਗਾਜ਼ਰ ਵੱਧ ਤੋਂ ਵੱਧ ਖਾਓ, ਗਾਜ਼ਰ ਬਹੁਤ ਵਧੀਆ ਵਾ ਆਪਣੇ ਲਈ, ਗਾਜ਼ਰ ਖਾਓ ਪਾਲਕ ਪਾਲਕ ਖਾਓ ਆਪਣਾ ਕੀ ਕਹਿੰਦੇ ਨੇ ਇਹਨੂੰ ਸਾਗ ਖਾਓ। ਗਾਜ਼ਰ ਤਾਂ ਬਹੁਤ ਵਧੀਆ ਅੱਖਾਂ ਵਾਸਤੇ ਉਹਦਾ juice ਕੱਢ, ਸਾਗ ਬਹੁਤ ਵਧੀਆ ਖਾਣ ਨੂੰ ਆਪਣਾ ਮੱਕੀ ਦੀ ਰੋਟੀ, ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਂ ਸਭ ਤੋਂ ਜ਼ਿਆਦਾ ਸਵਾਦ ਲੱਗਦਾ ਧੁੱਪੇ ਦੇਸ਼ੀ ਗਿਓ ਪਾ ਕੇ।

ਆਪਣਾ ਫਿਰ ਉਹਨੂੰ ਕੀ ਕਹਿੰਦੇ ਨੇ ਗਜ਼ਰੇਲਾ ਵੀ ਸਰਦੀਆਂ 'ਚ ਹੀ ਹੁੰਦਾ ਵਾ ਇਹ ਸਵਾਦ ਲੱਗਦਾ ਗਰਮੀਆਂ 'ਚ ice cream ਬਹੁਤ ਸਵਾਦ ਲੱਗਦੀ ਹੈ ਠੰਢੀ ਠੰਢੀ। ਗਰਮੀਆਂ 'ਚ ਤਾਂ ਇਉਂ ਹੁੰਦਾ ਵੀ ਠੰਢਾ ਠੰਢਾ ਹੀ ਖਾਣ ਨੂੰ ਮਿਲੀ ਜਾਵੇ

ਏਦਾਂ ਹੀ ਹੁੰਦਾ ਆ ਤੇ ਆਪਣੇ ਕੀ ਕਹਿੰਦੇ ਨੇ, ਪਰ ਮੈਨੂੰ ਨਾ ਮੀਂਹ ਵਾਲਾ ਮੌਸਮ ਵੀ ਚੰਗਾ ਲੱਗਦਾ ਪਰ ਮੀਂਹ ਵਾਲੇ ਮੌਸਮ 'ਚ ਨਾ ਗੰਦ ਬਹੁਤ ਪੈਂਦਾ। ਜਗ੍ਹਾ ਜਗ੍ਹਾ ਸੀਵਰੇਜ਼ ਬੰਦੇ ਹੋ ਜਾਂਦੇ ਨੇ, ਘਰੋਂ ਕਿਤੇ ਨਿਕਲ, ਸਰਦੀ ਗਰਮੀ ਆਂ ਚਾਹੇ ਇਹ 'ਚ ਬੰਦਾ ਘਰੋਂ ਫਿਰ ਵੀ ਨਿਕਲ ਲੈਂਦਾ।

ਮੀਂਹ ਵਾਲੇ ਮੌਸਮ ਦੇ ਵਿੱਚ ਬਹੁਤ ਬਿਮਾਰੀਆਂ ਖ਼ਤਮ ਵੀ ਹੁੰਦੀਆਂ ਨੇ, ਹਾਂ ਹਾਂ ਸਰਦੀ ਗਰਮੀ 'ਚ ਚੱਲ ਬੰਦਾ ਬਾਹਰ ਵੀ ਨਿਕਲ ਲੈਂਦਾ ਪਰ ਨਾ ਮੀਂਹ ਵਾਲੇ ਮੌਸਮ 'ਚ ਤਾਂ ਬੰਦਾ ਬਾਹਰ ਹੀ ਨੀ ਨਿਕਲ ਸਕਦਾ ਮੀਂਹ ਪਈ ਜਾਊਗਾ ਬੰਦਾ ਜਾਊਗਾ ਕਿੱਥੇ ਜਿਹੜੇ, ਹੋ ਜਾਂਦਾ ਵਾ, ਗੰਦਾ ਮੌਸਮ ਲੱਗਦਾ ਮੈਨੂੰ ਤਾਂ ਮੀਂਹ ਵਾਲਾ ਮੌਸਮ ਤਾਂ ਮੈਨੂੰ ਗੰਦਾ ਲੱਗਦਾ ਫਿਰ ਪਾਣੀ ਜਗ੍ਹਾ ਜਗ੍ਹਾ ਖੜਿਆ ਖੜਾ ਰਹਿੰਦਾ ਵਾ ਜਿਹਦੇ ਕਰਕੇ ਆਉਣ ਜਾਣ 'ਚ ਬਹੁਤ ਤਕਲੀਫ਼ ਹੋ ਜਾਂਦੀ, ਸੜਕਾਂ ਬੰਦ ਹੋ ਜਾਂਦੀਆਂ ਨੇ ਮੀਂਹ ਵਾਲਾ ਮੌਸਮ ਤਾਂ ਮੈਨੂੰ ਬਿਲਕੁਲ ਪਸੰਦ ਨੀ ਹੈ। ਕੁੱਝ ਚੀਜ਼ਾਂ ਖ਼ਤਮ ਹੁੰਦੀਆਂ, ਕੁਛ ਬਿਮਾਰੀਆਂ ਹਟਦੀਆਂ ਤੇ ਕੁਛ ਬਿਮਾਰੀਆਂ ਲੱਗਦੀਆਂ ਨੇ ਗਰਮੀ ਅਹ ਜਿਹੜੇ ਮੱਛਰ ਨੂੰ ਪੈਦਾ ਕਰਦਾ ਇਹ 'ਚ ਤਾਂ ਇੰਨਾ ਮੱਛਰ ਹੋ ਜਾਂਦਾ ਵਾ।

ਤੇ ਆਹ ਜਿਹੜੀ ਗਰਮੀਆਂ ਜਿਹੜੀ ਗਰਮੀ ਦਾ ਮੌਸਮ ਆ ਗਰਮੀ 'ਚ ਧੁੱਪ ਤੇਜ਼ ਹੋਵੇ ਉਹ ਬਹੁਤ ਮਾ~ ਮੌਸਮ ਨੂੰ ਬਹੁਤ ਚੀਜ਼ਾਂ ਨੂੰ ਬੰਦ ਕਰਦੀ ਹੈ। ਬਹੁਤ germs ਆਪਣੇ ਕੀਟਾਣੂਆਂ ਨੂੰ ਖ਼ਤਮ ਕਰ ਦਿੰਦੀ ਹੈ ਤੇਜ਼ ਧੁੱਪ।

ਹਮ ਹਾਂ ਮੀਂਹ ਵਾਲਾ ਮੌਸਮ ਥੋੜ੍ਹਾ ਜਿਹਾ ਅੱਛਾ ਪਰ ਮੀਂਹ ਵਾਲੇ ਮੌਸਮ 'ਚ ਨਾ ਤਲਿਆ ਹੋਇਆ ਖਾਣ ਨੂੰ ਬਹੁਤ ਜੀਅ ਕਰਦਾ, ਪਕੌੜੇ ਤਲ ਲਓ ਜਦੋਂ ਮੀਂਹ ਪੈਂਦਾ ਹਨਾ ਪੂਰ~ ਪੂਰੀਆਂ ਪਕਾ ਲਓ ਛੋਲੇ ਬਣਾ ਲਓ।

ਮੀਂਹ ਵਾਲੇ ਮੌਸਮ 'ਚ ਨਾ ਬਾਹਰ ਨੀ ਜਾਇਆ ਜਾਂਦਾ ਕਿਉਂਕਿ ਜਦੋਂ ਮੀਂਹ ਪੈਂਦਾ ਬੰਦਾ ਕਿੱਥੇ ਜਾ ਸਕਦਾ। ਬੈਠਾ ਰਹਿੰਦਾ ਬੰਦਾ ਔਰ ਇੱਕ ਗੰਦ ਵੀ ਬਹੁਤ ਪੈਂਦਾ। ਆਹ ਤਾਂ ਹੈਗਾ ਹੀ ਆ। ਚਿੱਕੜ ਜਗ੍ਹਾ ਜਗ੍ਹਾ ਚਿੱਕੜ ਹੁੰਦਾ ਵਾ ਹਰ ਚੀਜ਼ ਗਿੱਲੀ ਬੰਦਾ ਗਿੱਲਾ ਬਹੁਤ ਔਖਾ ਲੱਗਦਾ ਵਾ ਮੀਂਹ ਵਾਲੇ, ਸਹੀ ਗੱਲ ਹੈ ਹਮ ਤੇ ਆਪਣਾ ਕੀ ਕਹਿੰਦੇ ਨੇ, ਮੌਸਮ 'ਚ ਆਹ ਦੇਖੋ ਜਦੋਂ ਮੌਸਮ ਬਦਲਦਾ ਵਾ ਘਰਦਿਆਂ ਨੂੰ ਤਾਂ ਕੱਪੜੇ ਅਹ ਕੱਪੜੇ ਚੁੱਕ ਲਓ ਕੱਪੜੇ ਧਰ ਲਓ ਗਰਮੀਆਂ ਖ਼ਤਮ ਹੋ ਗਈਆਂ ਜੀ ਗਰਮੀਆਂ ਦੇ ਚੁੱਕ ਕੇ ਰੱਖ ਦਓ ਸਰਦੀਆਂ ਦੇ ਕੱਢ ਲਓ, ਸਰਦੀਆਂ ਖ਼ਤਮ ਹੋ ਗਈਆਂ ਜੀ ਸਰਦੀਆਂ ਦੇ ਰੱਖ ਦਓ, ਗਰਮੀਆਂ ਦੇ ਕੱਢ ਲਓ। ਬੰਦਾ ਕੱਪੜੇ ਹੀ ਅੰਦਰ ਬਾਹਰ ਅੰਦਰ ਬਾਹਰ ਕਰੀ ਜਾਂਦਾ ਵਾ।

ਤੇ ਗਰਮੀਆਂ ਵਿੱਚ ਸਾਰੇ ਹੀ ਵੀ ਖਾਲੀ ਹੋ ਜਾਂਦਾ, ਇਉਂ ਲੱਗੇਗਾ ਹੌਲਾ ਜਿਹਾ ਅਲਮਾਰੀਆਂ ਵੀ ਹੌਲੇ ਹੌਲੇ ਕੱਪੜੇ। ਸਰਦੀਆਂ ਦੇ ਨਾ ਕੱਪੜੇ ਨੀ ਇੰਨੇ ਹੁੰਦੇ ਉਹ ਕੱਪੜੇ ਜਗ੍ਹਾ ਜ਼ਿਆਦਾ ਘੇਰਦੇ ਨੇ ਵੀ ਮੋਟੀਆਂ ਕੋਟੀਆਂ ਹੋ ਗਈਆਂ ਮੋਟੇ ਸਵਾਟਰ ਹੋ ਗਏ ਮੋਟੀਆਂ ਜੈਕਟਾਂ ਹੋ ਗਈਆਂ ਮੋਟੀਆਂ ਪੈਂਟਾ ਮੋਟੀ ਸਰਟਾਂ ਇਹ ਜਗ੍ਹਾ ਜ਼ਿਆਦਾ ਘੇਰਦੇ ਨੇ। ਸਰਦੀਆਂ ਦੇ ਕੱਪੜੇ ਪਤਲੇ ਹੁੰਦੇ ਨੇ ਥੋੜ੍ਹੀ ਜਿਹੀ ਜਗ੍ਹਾ 'ਚ ਆ ਜਾਂਦੇ ਨੇ ਸਰਦੀਆਂ ਦੇ ਕੱਪੜਿਆਂ ਨੂੰ ਜਗ੍ਹਾ ਵੀ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

ਜ਼ਰਾਬਾਂ ਇਹ ਥੱਲੇ ਪਾਉਣ ਵਾਲਾ ਗਰਮ ਸਵੈਟਰ, ਫਿਰ ਉਹਦੇ ਉੱਤੇ ਪਾਉਣ ਵਾਲੀ ਕੋਟੀ, ਫਿਰ ਪੰਜਾਮੀਆਂ, ਫਿਰ ਪੰਜਾਮੀ ਦੇ ਉੱਤੇ ਪਾਉਣ ਵਾਲੀਆਂ ਪੈਂਟਾਂ, ਗਰਮੀਆਂ 'ਚ ਕੀ ਆ t-shirt ਪਾਈ pant ਪਾਈ ਚੱਲ ਮੇਰੇ ਭਾਈ ਜਿਵੇਂ ਮਰਜ਼ੀ ਫਿਰੋ, ਸਰਦੀਆਂ ਵਿੱਚ ਕੱਪੜੇ ਵੀ ਉੱਨੇ ਵੱਧ ਤੋਂ ਵੱਧ ਕੱਪੜੇ ਪਾਉਣੇ ਪੈਂਦੇ ਨੇ ਵੀ ਠੰਢ ਨਾ ਲੱਗੇ, ਕੱਪੜੇ ਵੀ ਵੱਧ ਜਾਂਦੇ ਨੇ ਤੇ ਜਗ੍ਹਾ ਵੀ ਵੱਧ ਚਾਹੀਦੀ ਹੈ ਕੱਪੜੇ ਰੱਖਣ ਨੂੰ ਗਰਮੀਆਂ 'ਚ ਉਹੀ ਆਰਾਮ ਰਹਿੰਦਾ ਵਾ।

ਉਹ ਤਾਂ ਹੈਗਾ ਹੀ ਆ ਏਦਾਂ ਹੀ ਹੁੰਦਾ ਤੇ ਇਹੀ ਤਾਂ ਗੱਲ ਹੈਗੀ ਆ ਖਾ~ ਖਾ~ ਖਾਲੀ ਹੋ ਜਾਂਦੀਆਂ ਅਲਮਾਰੀਆਂ ਜਾਂ ਭਾਰ ਘੱਟ ਜਾਂਦਾ ਹੌਲੇ ਹੋ ਜਾਂਦੇ ਨੇ ਅੱਛਾ ਫਿਰ ਕੱਪੜੇ ਪਰ ਮੈਨੂੰ ਨਾ,

ਤੈਨੂੰ ਮਜ਼ਾ ਆਉਂਦਾ ਮੈਨੂੰ ਬਿਲਕੁਲ ਨੀ ਵਧੀਆ ਲੱਗਦਾ, ਮੈਂ ਤਾਂ ਥੱਕ ਜਾਂਦੀ ਹਾਂ।

ਉਹ ਵੀ ਗੱਲ ਨੀ ਹੈਗੀ ਪਰ ਅੱਛਾ ਲੱਗਦਾ ਹੁਣ ਆਹ ਕੱਪੜੇ ਹੁਣ ਆਹ ਆਪਾਂ ਪਾਵਾਂਗੇ ਹੁਣ ਹਨਾ ਇੰਨੇ ਦੇਰ ਬਾਅਦ ਆਹ ਵਾਲੇ ਪਾਉਣੇ ਆਂ ਪਹਿਲਾਂ ਆਹ ਪਾਏ ਸੀ ਨਵੇਂ ਪੁਰਾਣੇ ਸਾਰੇ ਦੇਖ ਕੇ।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

ਭਾਵ ਇਹ ਆ ਵੀ ਹਰ ਮੌਸਮ ਦਾ ਆਪਣਾ ਹਰ ਮੌਸਮ ਅਹ ਉਹਦੇ 'ਚ ਕੁੱਲ ਮਿਲਾ ਕੇ ਕੁਛ ਚੰਗੀਆਂ ਚੀਜ਼ਾਂ ਵੀ ਨੇ, ਕੁਛ ਮਾੜੀਆਂ ਚੀਜ਼ਾਂ ਵੀ ਨੇ, ਬੰਦਾ ਉਵੇਂ ਹੀ ਆਪਣੇ ਆਪ ਨੂੰ ਢਾਲ ਕੇ ਰੱਖਦਾ ਹੈ। ਆਏ ਸੀਗੇ ਸਾਡੇ ਰਿਸ਼ਤੇਦਾਰਾਂ ਚੋਂ ਉਹ ਕਹਿੰਦੇ ਲੈ ਬਾਹਰ ਤਾਂ ਇਕੋ ਹੀ ਮੌਸਮ ਆ ਤੇ ਨਾ ਆਪਾਂ ਇੱਥੇ ਮਤਲਬ ਇੰਡੀਆ

ਚਲੋ ਠੀਕ ਆ ਫਿਰ

ਸਤਿ ਸ੍ਰੀ ਅਕਾਲ ਜੀ ਸਾਰਿਆਨੂੰ ਆਦਾਬ। ਤੁਹਾਨੂੰ ਮੈਂ ਪੰਜਾਬ ਬਾਰੇ ਦੱਸਣਾ ਚਾਹੁੰਨਾਂ। ਇਹ ਮੁੰਡਿਆਂ ਨੇ ਜੋ ਗਲਤੀ ਮੈਂ ਕਿਹਾ ਸੀਗਾ ਵੀ ਬਈ ਉਹ ਮੌਕਾ ਮਿਲੂਗਾ। ਤੇ ਆਹ ਗੱਲ ਸਾਨੂੰ ਬਈ। ਮੈਂ ਕਿਹਾ ਠੀਕ ਆ ਜੀ।

ਆ ਇੱਕ ਨਸ਼ਾ ਅਹ ਜੀਹਨੂੰ ਆਪਾਂ, heroin ਵੀ ਕਹਿ ਦਿਨੇ ਆਂ। ਅਹ ਚਿੱਟਾ ਵੀ ਕਹਿ ਦਿਨੇ ਆਂ heroin ਵੀ ਕਹਿ ਦਿਨੇ ਆਂ, ਤੇ ਆ ਨਸ਼ਾ ਜਿਹੜਾ

ਸਿਹਤ ਬਣਾਉਣ ਦਾ ਸ਼ੌਕ ਰੱਖਦੇ ਸੀ। ਅੱਜ-ਕੱਲ੍ਹ ਮੈਂ ਦੇਖਿਆ ਵੀ ਮੁੰਡਿਆਂ 'ਚ ਆਹ ਗੱਲ ਰਹੀ ਨੀਂ। ਆਹ ਗੱਲ ਸਾਲੀ ਮੈਨੂੰ ਸਮਝ ਨੀਂ ਆਉਂਦੀ ਅਹ ਵੀ ਆਹ ਮੁੰਡੇ ਅੱਜ-ਕੱਲ੍ਹ ਕਰਦੇ ਕੀ ਪਏ ਆ। ਜੀਹਨੂੰ ਦੇਖਿਓ ਕੋਈ ਨਾ ਕੋਈ ਨਸ਼ਾ ਲਾ ਕੇ ਬੈਠਾ ਸਰੀਰ ਨੂੰ, ਹੱਡ ਖਰਾਬ ਕਰੀ ਜਾਂਦਾ ਆਪਣੇ, ਕੋਈ ਦਾਰੂ ਦਾ ਨਸ਼ਾ, ਕੋਈ ਅਫੀਮ ਦਾ, ਕੋਈ ਭੁੱਕੀ ਦਾ, ਕੋਈ ਡੋਡਿਆਂ ਦਾ, ਕੋਈ ਚਿੱਟੇ ਦਾ, ਆਹ ਜਿਹੜਾ ਚਿੱਟਾ ਨਸ਼ਾ, ਆਹ ਤਾਂ ਸੱਤਰ percent ਪੰਜਾਬ ਕਰਦਾ ਹੀ ਕਰਦਾ। ਕੋਈ ਵੇਚਦਾ ਕੋਈ ਕਰਦਾ, ਕੋਈ ਕੁਝ ਕਰਦਾ ਵਿਚਾਰਾ, ਕੋਈ ਕੁਝ ਕਰਦਾ, ਇਹ ਤੁਹਾਨੂੰ ਪੰਜਾਬ ਦੇ ਨਸ਼ਿਆਂ ਬਾਰੇ ਮੈਂ ਸੋਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਨਾ, ਆਹ ਜਿਹੜਾ ਨਸ਼ਾ ਅਹ ਚਿੱਟਾ, ਆਹ ਹੁਣ ਚੱਲਿਆ। ਆਹ ਦਸ-ਪੰਦ੍ਹਰਾਂ ਸਾਲ ਪਹਿਲਾਂ, ਪਹਿਲਾਂ ਨੀ ਚਲਦਾ ਸੀਗਾ, ਪਹਿਲਾਂ ਸਮੈਕ ਚਲਦੀ ਸੀਗੀ। ਅੱਗੇ time ਚ ਤਾਂ ਪਤਾ ਹੀ ਨੀਂ ਹੁੰਦਾ ਸੀਗਾ, ਚਿੱਟਾ ਹੁੰਦਾ ਕੀ ਆ, ਅੱਗੇ ਦੇ time ਚ ਤਾਂ ਮੁੰਡੇ ਸਮੈਕ ਪੀਂਦੇ ਹੁੰਦੇ ਸੀਗੇ ਬਸ। ਆਹ ਜਿਹੜਾ ਚਿੱਟਾ ਉਹ ਅੱਜ ਦੇ time 'ਚ ਚੱਲਿਆ, ਇਹ ਜਿਹੜਾ ਚਿੱਟਾ ਅਹ ਮੈਂ ਸੋਨੂੰ ਸੱਚੀ ਗੱਲ ਦੱਸਾਂ। ਆਹ ਨਾ ਅਹ ਆਉਣ ਵਾਲੇ time 'ਚ ਮੈਂ ਕਹਿ ਰਿਹਾਂ, ਬਰਬਾਦ ਕਰਦੂ। ਬਰਬਾਦ ਤਾਂ ਕਰ ਈ ਲਿਆ। ਜਿਹੜਾ ਮਾੜਾ-ਮੋਟਾ ਰਹਿ ਗਿਆ, ਪੰਜਾਬ ਅਹ ਉਹਨੂੰ ਵੀ ਖ਼ਤਮ ਕਰਦੂ, ਉਹ ਤਾਂ ਆਪਣੇ ਸਿਆਣੇ ਕਈ ਹੈਗੇ ਆ ਵੀ ਜਿਹੜੇ ਨਹੀਂ ਵਰਤਦੇ ਇਸ ਚੀਜ਼ ਨੂੰ, ਨਹੀਂ, ਜਿੰਨੇ ਮੁੰਡੇ ਨਵੇਂ ਖੂਨ ਆ, ਜਿੰਨਾ ਸਭ ਕੁਛ ਆ ਅਹ ਸਾਰੇ ਵਰਤੀ ਜਾਂਦੇ ਆ, ਕੋਈ ਹੈਨੀ ਇਹੋ ਜਾ ਵੀ ਜਿਹੜਾ ਚਿੱਟਾ ਨਹੀਂ ਲਾਉਂਦਾ, ਮੇਰੇ ਸਾਹਮਣੇ ਦੀ ਗੱਲ ਆ, ਸੋਨੂੰ ਦੱਸਦਾ ਦੱਸ ਕੁ ਦਿਨ ਪਹਿਲਾਂ ਦੀ ਗੱਲ ਆ ਕੀ ਹੋਇਆ ਮੇਰੇ ਨਾਲ ਅਹ ਮੈਂ ਅਹ ਆਪਣਾ

ਮੈਂ ਕਿਆ ਯਰ ਦੋ ਮੁੰਡੇ ਬਾਥਰੂਮ 'ਚ ਇਕੱਠੇ ਕਾਤੋਂ ਵੜਗੇ, ਮੈਂ ਖੜ੍ਹਾ ਰਿਹਾ ਉਥੇ, ਮੈਂ ਕਿਹਾ ਦੇਖਾਂ ਕਰਦੇ ਕੀ ਆ ਸਾਲੇ। ਮੈਂ ਖੜ੍ਹਿਆ ਰਿਹਾ, ਖੜ੍ਹਿਆ ਰਿਹਾ, ਖੜ੍ਹਿਆ ਰਿਹਾ, ਮੈਂ ਦੇਖੀ ਗਿਆ, ਉਨਾਂ ਨੂੰ ਅੱਧਾ ਘੰਟਾ ਹੋ ਗਿਆ।

ਮੈਂ ਕਿਹਾ ਬਾਹਰ ਆਓ ਓਏ ਕਹਿੰਦੇ ਆਗੇ ਜੀ ਆਗੇ ਜੀ ਆਗੇ ਜੀ ਆਗੇ, ਐਦਾ-ਐਦਾਂ ਕਰਕੇ ਕਹਿਣ ਲਾਗੇ, ਉਹ ਆਏ ਬਾਹਰ, ਉਨ੍ਹਾਂ ਦਾ ਮੂੰਹ ਉਤਰਿਆ ਵਿਆ। ਅੰਦਰ ਦੇਖਿਆ ਖੂਨ ਦੇ ਛਿੱਟੇ, ਬੁਰਾ ਹਾਲ, ਬਾਥਰੂਮ ਲਬੇੜਿਆ ਬਿਆ ਸਾਰਾ। ਕੋਈ ਉਨ੍ਹਾਂ ਨੂੰ ਪੁੱਛਣ ਆਲਾ ਨੀਂ, ਕੋਈ ਕਹਿਣ ਆਲਾ ਨੀਂ ਕੁਛ, ਮੈਂ ਘੇਰ ਲਿਆ, ਮੈਂ ਕਿਹਾ ਹਾਂ ਬਈ, ਕੀ ਕਰਕੇ ਆਏ ਓਂ, ਕਹਿੰਦੇ ਕੁਛ ਨੀਂ ਜੀ, ਬਾਥਰੂਮ ਕਰਨ ਗਏ ਸੀਗੇ। ਮੈਂ ਕਿਹਾ ਬਾਥਰੂਮ ਕਰਨ ਗਏ ਸੀਗੇ। ਕਹਿੰਦਾ ਹਾਂ ਜੀ uncle ਜੀ, ਮੈਂ ਕਿਹਾ ਗੱਲ ਸੁਣ ਓਏ, ਮੈਂ ਕਿਹਾ ਮੈਨੂੰ ਫੁੱਦੂ ਨਾ ਸਮਝੀਂ। ਮੈਂ ਕਿਹਾ ਤੇਰੇ ਵਰਗੇ ਬਥੇਰੇ ਚਾੜ੍ਹੇ ਆ ਮੈਂ, ਕਹਿੰਦਾ ਨਹੀਂ uncle ਜੀ ਐਦਾਂ ਦੀ ਕੋਈ ਗੱਲ ਨੀਂ ਹੈਗੀ, ਅਸੀਂ ਸੱਚੀਂ ਬਾਥਰੂਮ ਕਰਨ ਗਏ ਸੀਗੇ।

ਕਹਿੰਦਾ ਅਸੀਂ ਮਰ ਜਾਣਾ, ਏ ਕਰ ਦੇਣਾ, ਉਹ ਕਰ ਦੇਣਾ, ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਕਿਹਾ ਕੋਈ ਵੀ ਚੀਜ਼ ਛੱਡਣੀ ਨਾ ਅਹ ਔਖੀ ਨੀਂ ਐਨੀ, ਸੌਖੀ ਆਹ ਮੈਂ ਕਿਹਾ ਤੁਸੀਂ ਪੁੱਤਾਂ ਵਰਗੇ ਓਂ ਮੇਰੇ। ਮੈਂ ਕਿਹਾ ਮੇਰੀ ਗੱਲ ਧਿਆਨ ਨਾਲ ਸੁਣਿਓਂ ਹੁਣ। ਮੈਂ ਕਿਹਾ, ਤੁਸੀਂ, ਸੋਨੂੰ ਕਿੰਨਾ time ਹੋਗਿਆ ਨਸ਼ਾ ਕਰਦਿਆਂ ਨੂੰ, ਇੱਕ ਕਹਿੰਦਾ ਬਈ ਮੈਨੂੰ ਚਾਰ ਸਾਲ ਹੋਗੇ, ਇੱਕ ਕਹਿੰਦਾ ਜੀ ਮੈਨੂੰ ਦੋ ਸਾਲ ਹੋਗੇ ਮੈਂ ਕਿਹਾ ਠੀਕ ਐ।

ਪਤਾ ਐਨੀ ਗੱਲ ਓਏ। ਕਹਿੰਦੇ ਹਾਂ ਜੀ ਸਾਨੂੰ ਪਤਾ ਜੀ। ਮੈਂ ਕਿਆ, ਜੇ ਸੋਨੂੰ ਪਤਾ ਅਹ ਤਾਂ ਤੁਸੀਂ ਕਿਉਂ ਇਹੋ ਜਾ ਪੰਗ ਅਹ ਪੰਗਾ ਲਿਆ, ਪੁੱਠਾ ਪੰਗਾ ਲਿਆ। ਕਹਿੰਦੇ ਕੀ ਕਰੀਏ ਜੀ ਮਜ਼ਬੂਰੀ ਆ ਸਾਡੀ, ਚਲੋ ਮੈਂ ਸਹਿਮਤ ਆਂ ਉਨ੍ਹਾਂ ਦੀ ਗੱਲ ਨਾਲ ਵੀ ਮਜ਼ਬੂਰੀ ਬਣ ਜਾਂਦੀ ਆ ਬੰਦੇ ਦੀ, ਜਿਹੜੀ ਆਪਾਂ use ਕਰਦੇ ਆਂ, ਉਹ ਸਿੱਧਾ ਸਾਡੇ liver 'ਚ ਵਜਦੀ ਆ ਗੀ। ਉਹਨੂੰ, ਨਾ ਨਸ਼ੇ ਤੋਂ ਬਗੈਰ ਅਸੀਂ ਕੁਸ਼ ਖਾ ਸਕਦੇ ਆਂ, ਨਾ ਪੀ ਸਕਦੇ ਆਂ, ਨਾ ਕਿਤੇ ਜਾ ਸਕਦੇ ਆਂ, ਨਾ ਕਿਤੇ ਆ ਸਕਦੇ ਆਂ। ਮੈਂ ਆਹ ਚੀਜ਼ ਦੇਖੀ ਆ। ਬੰਦਾ ਕੁਸ਼ ਵੀ ਨੀਂ ਕਰ ਸਕਦਾ ਉਹਦੇ ਬਗੈਰ। ਕਾਹਦੇ ਸੋਨੂੰ ਚਾਹੀਦਾ ਹੀ ਚਾਹੀਦਾ, ਉਠਦੇ ਵੀ ਚਾਹੀਦਾ, ਸੌਂਦੇ ਵੀ ਚਾਹੀਦਾ, ਜੇ ਕਿਤੇ ਨਸ਼ਾ ਉਤਰ ਜੇ, ਤਾਂ ਵੀ ਚਾਹੀਦਾ। ਮੈਂ ਕਿਹਾ ਜੇ ਯਰ, ਬੰਦੇ ਨੂੰ ਅਹ ਇਹਦੀ ਓ tension ਰਹਿਣੀ ਸਾਰਾ ਦਿਨ ਅਹ । ਨਸ਼ਾ ਕਰੋਂਗੇ ਤਾਂ ਕਰੋਂਗੇ ਕਿੱਥੋਂ ਅਹ ਤੇ ਬੰਦਾ ਕਿੱਥੇ ਕੰਮ ਕਰੂਗਾ, ਕਿੱਥੇ ਕਿਆ ਕਰੂਗਾ, ਕਿੱਥੋਂ ਜਾਊਗਾ, ਕਿੱਥੋਂ ਆਊਗਾ। ਮੈਂ ਕਿਹਾ ਆਹ ਤਾਂ ਬਹੁਤ ਹੀ ਜੀਹਨੂੰ ਕਹਿੰਦੇ ਆ ਨਾ ਅਹ ਬਹੁਤ ਹੀ ਜ਼ਿਆਦਾ ਕੰਮ ਖਰਾਬ ਆ ਇਹਦਾ। ਆਹ ਨਸ਼ੇ ਦਾ ਇਹ ਬੰਦੇ ਬਰਬਾਦ ਕਰਦਾ ਪਿਆ ਨਸ਼ਾ, ਇਸ ਕਰਕੇ ਜੀਹਨੂੰ ਵੀ ਕਹਿੰਦੇ ਆ ਨਾ ਅਹ ਵੀ ਨਸ਼ਾ ਛੱਡੋ। ਆਹ ਜਾਨੇ ਤਾਂ ਹੈ, ਬੰਦੇ, ਮੂਹਰੇ ਹੋ-ਹੋ ਕੇ ਖੜ੍ਹੇ ਹੋ-ਹੋ ਕੇ ਅੱਧੇ ਤਾਂ ਵਿੱਚ ਨਸ਼ੇੜੀ ਹੁੰਦੇ ਆ। ਅੱਧੇ ਤਾਂ ਵਿੱਚ ਨਸ਼ੇੜੀ ਹੁੰਦੇ ਆ, ਜਾਣ ਕੇ ਵੀ ਚਾਰ-ਚਾਰ ਸੌ ਵਿੱਚ, ਪੰਜ-ਪੰਜ ਸੌ ਵਿੱਚ ਆਏ ਹੁੰਦੇ ਆ। ਆਹ ਰੈਲੀਆਂ ਕੱਢਣ ਵਾਸਤੇ, ਨਸ਼ਾ ਛੱਡੋ। ਅਗਲੇ set ਹੋ ਕੇ ਆਏ ਹੁੰਦੇ ਆ। ਉਨ੍ਹਾਂ ਨੂੰ ਕਿਆ ਗਾ। ਅਗਰ ਬੰਦੇ ਨੇ ਛੱਡਣਾ ਹੁੰਦਾ ਨਾ ਅਹ

ਕਈ ਹੁੰਦੇ ਆ, ਚਲ ਉਹ ਮਜ਼ਬੂਰੀ ਹੁੰਦੀ ਆ ਜਿਨ੍ਹਾਂ ਦੀ, ਘਰਦਿਆਂ ਨੂੰ ਦੇਖ ਲੈਂਦੇ ਆ ਸਮਝ ਲੈਂਦੇ ਆ, ਵੀ ਮੇਰੀ ਮਾਂ, ਮੇਰਾ ਬਾਪ, ਉਮਰ ਹੁੰਦੀ ਪਈ ਆ। ਨਹੀਂ ਕੰਮ ਕਰ ਸਕਦੇ।

ਸਤਿ ਸ਼੍ਰੀ ਅਕਾਲ ਦੀ ਕੀ ਹਾਲ ਐ

ਹਾਂਜੀ ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀਗੇ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 ਅੱਛਾ ਅੱਛਾ ਮੈਂ ਵੀ ਨਾ ਤੁਹਾਨੂੰ ਤਾਂ call ਕੀਤੀ ਸੀ ਮੈਨੂੰ ਨਾ college topic ਮਿਲਿਆ ਸੀਗਾ ਔਰਚਿਤ ਮਹਾਂਤਰੇ ਹੈਗਾ ਨਾ ਜਿਹੜਾ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

ਜਿਹੜੇ ਔਰਚਿਤ ਮਹਾਂਤਰੇ ਆਪਣੀ ਜਮਾਤ ਦੇ ਜਿਹੜੇ ਇਕੱਲੇ ਛਾਤਰ ਹੁੰਦ~ ਹੋਇਆ ਕਰਦੇ ਸੀਗੇ ਲੇਕਿਨ ਪੂਰੇ ਸਕੂਲ ਦੇ ਆਖਰੀ ਛਾਤਰ ਵੀ ਹੋ ਮੰਨੇ ਜਾਂਦੇ ਸੀ ਨਾ ਹਾਂਜੀ ਹਾਂਜੀ ਤੇ ਨਿਸ਼ਚਿਤ ਰੂਪ ਵਿਚ ਓਹਨਾ ਨੇ ਆ ਜਿਹੜਾ ਹਾਂਜੀ ਇਹ ਓਦੋ ਜੀ ਓਦੋ ਹੋਇਆ ਜਦੋ ਪਿਛਲੇ ਸਾਲ ਚਾਰ ਅਕਤੂਬਰ ਨੂੰ ਸਵੇਰੇ ਲਗਭਗ ਗਿਆਰਾਂ ਵਜੇ ਬਾਰਾਂ ਸਾਲ ਦਾ ਔਰਚਿਤ ਨੇ ਆਪਣੀ ਜਮਾਤ ਵਿਚ ਕਦਮ ਰੱਖਿਆ ਜੋ ਮਹਾਵਾਰੀ ਕਾਲ ਕਾਰਨ ਪਿਛਲੇ ਅਠਾਰਾਂ ਮਹੀਨਿਆਂ ਤੋਂ ਬੰਦ ਸੀ ਹਨਾਂ ਤੇ ਸਕੂਲ ਤਿੰਨ ਹਾਂਜੀ ਕਮਰੇ ਸਨ ਤੇ ਕੁਰਸੀ ਤੇ ਰੱਖੀ ਮਹਾਤਮਾ ਗਾਂਧੀ ਦੀ frame ਵਾਲੀ photo ਦੇ ਨਾਲ-ਨਾਲ ਸਿਰਫ ਇਕੋ ਇੱਕ ਅਧਿਆਪਕ ਉਸਦੀ ਉਡੀਕ ਕਰ ਰਹੇ ਸਨ ਅੱਛਾ ਅੱਛਾ ਤੇ ਜਦ

ਹਾਂਜੀ ਜਦੋ ਦੋ ਹਜ਼ਾਰ ਪੰਦਰਾਂ ਦੇ ਵਿਚ ਓਹਨਾ ਨੇ ਆਪਣੀ ਪਹਿਲੀ ਕਹਿ ਲੋ ਕਲਾਸ ਵਿਚ ਕਦਮ ਰੱਖਿਆ ਤਾ ਉਹ ਸਿਰਫ ਛੇ ਵਰਿਆਂ ਦੇ ਸੀ ਤੇ ਓਹਨਾ ਦਾ ਹੋਰ ਕੋਈ ਸਹਿਪਾਠੀ ਨਹੀਂ ਸੀਗਾ ਉਸ ਸਮੇਂ ਤੇ ਤੇ ਇਓਂ ਬਸ ਇਕੱਲਾ ਹੀ ਕਹਿਲੋ ਓਹਨਾ ਦਾ ਉਸ time ਤੇ ਉਹ ਸੀ ਤੇ ਆਪਣੇ school ਵਿਚ ਦਾਖਲਾ ਲੈਣ ਵਾਲਾ ਵੀ ਆਖਰੀ ਵਿਦਿਆਰਥੀ ਸੀ ਪਰ ਜਿਸ ਸਮੇਂ ਉਸਨੇ ਲਗਭਗ ਪੱਚੀ ਹੋਰ ਵਿਦਿਆਰਥੀ ਵੀ ਸਨ ਤੇ ਘਾਰਾਪੁਰੀ ਨੂੰ ਕਹਿਲੋ ਤਿੰਨ ਬਸਤੀਆਂ ਤੋਂ ਆਉਂਦੇ ਸੀ ਅਲੱਗ ਅਲੱਗ ਤੋਂ ਨਾ ਜਿਵੇਂ ਮੋਰਬੰਦਰ ਤੇ ਰਾਜਬੰਦਰ, ਸੇਤਬੰਦਰ ਜਿਹੜੇ ਕੇ ਲਗਭਗ ਗਿਆਰਾਂ ਸੌ ਲੋਕਾਂ ਦਾ ਘਰ ਆ ਜਿੱਥੇ

ਮਹਾਰਾਸ਼ਟਰਾ ਦੇ ਰਾਇਗੜ੍ਹ ਜਿਲ੍ਹੇ ਦੇ ਜਿਹੜਾ ਕਿ ਟਾਪੂ ਆ ਓਥੇ ਸੈਲਾਨੀਆਂ ਦੀ ਇੱਕ ਕਾਫੀ famous ਜਗ੍ਹਾ ਵੀ ਆ ਜਿਹਨੂੰ ਐਲਫੈਂਟਾ ਗੁਫਾਵਾਂ ਨਾਲ ਮਸ਼ਹੂਰ ਆ ਤੇ ਦੱਖਣੀ ਬੰਬੇ ਦੇ gateway of India ਦੀ ਤੋਂ ਕਿਸ਼ਤੀ ਦੇ ਸਹਾਰੇ ਆਉਂਦੇ ਹੁੰਦੇ ਸੀਗੇ ਕਿਉਂਕਿ ਇਕ ਘੰਟੇ ਦੀ ਦੂਰੀ ਤੇ ਸਥਿਤ ਹੈ ਵੀ ਔਰਚਿਤ ਨੇ ਜਿਲ੍ਹਾ school ਵਿਚ ਪਹਿਲੀ ਤੋਂ ਸੱਤਵੀ ਤੱਕ

ਗਿਣਤੀ ਘਟਣ ਲੱਗੀ ਤੇ ਦੋ ਹਜ਼ਾਰ ਉੱਨੀ ਵਿਚ ਫੇਰ ਸਿਰਫ ਤੇਰਾਂ ਵਿਦਿਆਰਥੀ ਰਹਿ ਗਏ ਅਤੇ ਮਾਰਚ ਦੋ ਹਜ਼ਾਰ ਵੀਹ ਤਕ ਸੀ ਸੰਖਿਆ ਘਟਕੇ ਸੱਤ ਹੋ ਗਈ ਤੇ ਵੀਹ ਤੋਂ ਇੱਕੀ ਦੇ ਆਹ ਸਾਲ ਵਿਚ ਤਿੰਨਾਂ ਨੇ ਸੱਤਵੀ ਜਮਾਤ ਪਾਸ ਕਰ ਲਈ ਤੇ ਦੋ ਛੱਡਕੇ ਚਲੇ ਗਏ ਤੇ ਫਿਰ ਇੱਥੇ ਸਿਰਫ ਦੋ ਵਿਦਿਆਰਥੀ ਰਹਿ ਗਏ ਇੱਕ ਛੇਵੀਂ ਕਲਾਸ ਵਿਚ ਔਰਚਿਤ ਤੇ ਸੱਤਵੀਂ ਕਲਾਸ ਦੀ ਗੌਰੀ ਮਹੰਤੇ ਹਨਾਂ ਤੇ ਉਸ ਨੇ ਸੋਚਿਆ ਕਿ ਮਤਲਬ ਉਹ ਦਸਦੀ ਹੈ ਕਿ ਇੱਥੇ ਪੜ੍ਹਾਈ ਕਰਨ ਦਾ ਸਹੀ ਢੰਗ ਨਾਲ ਨਹੀਂ ਹੁੰਦੀ ਕਿਉਂਕਿ ਇਸ ਕਰਕੇ ਹੀ ਸਾਰੇ ਜਿਹੜੇ ਨੇ ਬੱਚੇ ਕਹਿ ਲੋ ਸਕੂਲ ਛੱਡ ਰਹੇ ਸਨ